ਫ਼ੇਰ ਉਹ ਜਦੋਂ police ਰੋਕਦੀ ਹੁੰਦੀ ਹੈਗੀ ਉਹਨਾ ਨੂੰ ਨਹੀਂ ਪਤਾ ਵੀ police ਕਿਉ ਖੜੀ ਏ ਐਨੀਂ

ਪੰਜ CRIMINAL ਹੁੰਦੇ ਆ ਜਿਹੜੇ ਉੱਥੋ ਭੱਜ਼ੇ ਹੁੰਦੇ ਆ

ਉਹ ਭੱਜ ਕੇ ਵੀ ਕਿੱਥੇ ਗਏ ਹੁੰਦੇ ਆ ਇੰਨੇ ਦੇ ਘਰ ਵੜ ਜਾਂਦੇ ਆ

ਜਦੋਂ ਉਹਨਾ ਦੇ ਘਰ ਚੱਲੇ ਜਾਂਦੇ ਹੈਗੇ ਘਰ ਜਾਕੇ ਉਹਨਾ ਦੇ ਚਾਬੀ ਉਹ ਜਿਹੜਾ manager ਮੁਹਰੇ gate man ਬੈਠਾ ਹੁੰਦਾ

ਤੇ ਜਿਹੜਾ manger ਹੁੰਦਾ ਮਤਲਬ ਕੇ ਉਹਦੇ ਤੋ ਚਾਬੀ ਫੜ ਕੇ ਲੈ ਜਾਂਦੇ ਨੇ

ਉਹ ਤੋ ਵੀ ਚਾਬੀ ਲੈ ਜਾਂਦੇ ਨੇ ਉਹਨੂੰ ਮਾਰਕੇ ਇਹਨਾ ਦੇ ਕਮਰੇ ਵਿੱਚ ਚਲੇ ਜਾਂਦੇ ਨੇ

ਤੇ ਕਮਰੇ ਚ ਜਾਣ ਤੋਂ ਬਾਅਦ ਇਹ ਉੱਥੋ ਜਦੋਂ ਲੱਗਦੇ ਆ police ਰੋਕਦੀ ਆ ਇਹਨਾ ਨੂੰ ਰੋਕਣ ਤੋ ਬਾਅਦ police ਜਦੋਂ ਦੇਖਦੀ ਏ

ਫ਼ੇਰ ਉਹ ਨੀਰੂ ਬਾਜਵਾ ਕਹਿੰਦੀ ਏ ਵੀ ਕੋਈ ਗੱਲ ਨਹੀਂ

ਵੀ ਉਹ ਜਦ ਆਦੇ ਨੇ ਆਪਣੇ ਨੀਚੇ ground ਚ ਜਿਥੇ ਗੱਡੀ ਪਾਰਕ ਕਰਦੇ ਏ ਉੱਥੇ ਜਾਂਦੇ ਨੇ

ਆਪਸ ਵਿੱਚ ਲੜਣ ਉਹਦਾ ਜਿਹੜਾ husband ਹੁੰਦਾ ਆ ਅਰਜੁਨ ਉਹ ਫੋਨ ਚੱਕ ਕੇ typing ਵਗੈਰਾ ਕਰਨ ਲੱਗ ਜਾਂਦਾ ਆ

ਹੱਥ ਮਾਰਦੀ ਆ ਉਹਦਾ ਫੋਨ ਨੀਚੇ ਗਿਰ ਜਾਂਦਾ

ਉਸੇ ਨਾਲ ਗੱਡੀ ਚੋ ਉੱਤਰ ਕੇ

ਚਾਬੀ ਉਹਨਾ ਕੋਲ ਵੀ ਹੁੰਦੀ ਏ ਜਿਹੜਾ guard ਹੁੰਦਾ ਨੀਚੇ

ਤੇ ਉਹ ਆਪਣਾ lock ਖੋਲਦਾ ਅੰਦਰ ਜਾਂਦਾ ਅੰਦਰ ਜਾਕੇ ਦੇਖਦਾ ਚਾਰ criminal ਅੰਦਰ ਹੁੰਦੇ ਨੇ

ਇੱਕ criminal TV ਨਾਲ ਸੁਣਦਾ headphone ਲਗਾਕੇ ਉਹਨੂੰ ਪਤਾ ਨਹੀਂ ਲੱਗਦਾ ਵੀ ਕੋਣ ਅੰਦਰ ਆਇਆ ਕੋਣ ਬਾਹਰ ਗਿਆ

ਜਦੋਂ ਉਹ ਅੰਦਰ ਜਾਂਦਾ ਨੀਰੂ ਬਾਜਵਾ ਦਾ ਫੋਨ purse ਵਿੱਚ ਹੁੰਦਾ ਜਿਹੜਾ ਉਹਦਾ ਫੋਨ ਹੁੰਦਾ ਏ ਉਹ ਗੱਡੀ ਚ ਗਿਰ ਜਾਂਦਾ ਏ

ਤੇ ਉਹ ਜਦੋਂ ਅੰਦਰ ਜਾਂਦਾ ਏ ਅੰਦਰ ਜਾਕੇ ਦੇਖਦਾ ਏ ਵੀ ਉਹ ਬਾਰੀ ਚ ਹੁੰਦਾ ਉਹਦਾ ਪਰੇ ਨੂੰ ਮੂੰਹ ਹੁੰਦਾ ਏ ਮਤਲਬ ਕੇ ਪਿੱਛੇ ਖੜੇ ਹੁੰਦੇ ਨੇ

ਮਾਹੀ ਜਦੋਂ ਅੱਗੇ ਆਉਦੀ ਆ ਅਰਜੁਨ ਉਹਨੂੰ ਅੱਗੇ ਖੜਾ ਹੁੰਦਾ ਆ ਉਹਨੂੰ ਲੈਕੇ ਮਤਲਬ ਕੇ ਉਹਨਾ ਦੇ ਇੱਕ ਐਵੇਂ ਦਾ room enter ਕਰਦੇ ਹੀ

ਉੱਥੇ ਐ ਨਹੀਂ ਪਤਾ ਲੱਗਦਾ ਵੀ ਅੰਦਰ room ਏ

ਉਹ ਸ਼ੀਸੇ ਦੇ ਅੰਦਰ ਮਤਲਬ ਹੋਲੀ ਹੋਲੀ ਵੜ ਜਾਂਦੇ ਨੇ ਜਿਹੜਾ ਉਹ ਨਾਲ ਹੁੰਦਾ ਉਹਨੂੰ ਥੋੜਾ idea ਸ਼ੱਕ ਜਾ ਪਿਆ ਹੁੰਦਾ ਵੀ ਕੋਈ ਆਇਆ

ਫ਼ਿਰ ਉਹ ਸਾਰੇ check ਕਰਦਾ ਏ ਕੋਈ ਨਹੀਂ ਹੁੰਦਾ ਇੱਕ ਉਹ

ਉਹ ਜਦੋਂ ਦੇਖਦਾ ਏ ਸ਼ੀਸੇ ਵਿੱਚ ਨੂੰ ਅੰਦਰੋ ਸਭ ਕੁੱਛ ਦਿੱਖਦਾ ਏ ਅੰਦਰੋ ਬਾਹਰ

ਲੱਗ ਰਿਹਾ ਸੀ ਫ਼ੇਰ ਉਹ ਕਿਹਾ ਕਰਦੇ ਨੈਗੇ ਇੱਕ ਜਿਹੜਾ ਹੁੰਦਾ ਗਾ ਜਿਹੜਾ main ਉਹਨਾ ਦਾ head ਹੁੰਦਾ ਏ

ਉਹ ਉਹਨੂੰ ਐਵੇਂ ਹੀ ਹੁੰਦਾ ਮੈਨੂੰ ਕਹਿਹੋ ਮੇਰੇ ਮੁਹਰੇ ਕੋਈ ਨਾ ਬੋਲੇ

ਠੀਕ ਏ ਉਹ ਜਦੋਂ ਉਹਦੇ ਨਾਲ ਗੱਲ ਕਰਦਾ ਏ ਤੇ ਉਹਨੂੰ ਬੋਲਦਾ ਏ ਤਾਂ ਉਹ ਜਿਹੜਾ ਬੰਦਾ ਉਹਨੂੰ ਬੋਲਦਾ ਏ ਉਹਨੂੰ ਮਾਰ ਦਿੰਦਾ ਏ ਜਦੀ

ਮਤਲਬ ਕੇ ਏ ਚਾਰ ਜਾਣੇ ਰਹੇ ਫ਼ਿਰ ਉਹ ਜਿਹੜਾ ਮਾਰ ਦਿੰਦੇ ਏ ਫ਼ਿਰ ਉਹ ਦੂਸਰਾ ਕਹਿੰਦਾ ਵੀ ਤੂੰ ਇਹਨੂੰ ਕਿਉਂ ਮਾਰਿਆ

ਇਹ ਕਹਿੰਦਾ ਵੀ ਮੈਨੂੰ ਭਾਈ ਕਹਿੰਦਾ ਇੱਕ ਮੇਰੇ ਮੁਹਰੇ ਬੋਲਦਾ

ਮੁਹਰੇ ਬੋਲਣ ਵਾਲਾ ਬੰਦਾ ਪਸੰਦ ਨਹੀਂ ਹੈਗਾ

ਫ਼ੇਰ ਉਹ ਜਦੋਂ ਮਹੁਰੇ ਬੋਲਦਾ ਉਹ ਫ਼ਿਰ ਜਿਹੜਾ ਨਾਲ ਵਾਲੇ ਜਿਹੜੇ ਦੋ ਹੁੰਦੇ ਨੇ

ਗੋਲੀ ਦਿਖਾਣ ਲੱਗ ਜਾਂਦੇ ਨੇ ਵੀ ਸਾਨੂੰ ਬਾਹਰ ਨਿੱਕਲਣ ਦਾ ਰਾਸਤਾ ਦੱਸ ਅਸੀਂ ਇੱਥੇ ਨਹੀਂ ਰਹਿਣਾ ਗਾ

ਉਹ ਕਹਿੰਦਾ ਕੋਈ ਨਾ ਤਿੰਨ ਘੰਟੇ ਹੋਰ ਰਹੂਗੇ ਆਪਾਂ ਚਲੂਗੇ ਇੱਥੋ

ਕਰਦੀ ਏ ਪਰ ਉਹ try ਹੁੰਦਾ ਨਹੀਂ phone ਉਹ battery low ਹੋ ਜਾਂਦੀ ਏ

ਬੰਦ ਹੋ ਜਾਂਦਾ ਫ਼ੇਰ ਉਹ ਆਪਣਾ phone ਯਾਦ ਕਰਦਾ ਏ ਵੀ ਮੇਰਾ phone ਕਿੱਥੇ ਏ

ਫ਼ੇਰ ਉਹ ਖਬਰਾਂ ਸੁਣਦੇ ਏ ਖਬਰਾਂ ਵਿੱਚ ਨੀਰੂ ਬਾਜਵਾ ਉਹਨਾ ਨੂੰ ਫ਼ੇਰ ਪਤਾ ਲੱਗਦਾ ਏ ਖਬਰਾਂ ਜਦ ਸੁਣਦੇ ਏ ਜਦੋਂ police ਅਹ ਰਿਪੋਰਟ ਕਹਿੰਦੇ ਆ ਵੀ ਇਹ ਪੰਜ criminal ਭੱਜ਼ੇ

ਜਾਂ ਜਿਹਨਾ ਦੀ ਹੋਰ guilt shifting ਸੀਗੀ

ਫ਼ੇਰ ਉਹ ਜਿਆਦਾ ਡਰ ਜਾਂਦੇ ਨੇ ਦੇਖਕੇ

ਫ਼ੇਰ ਜਦੋਂ ਦੇਖਦੇ ਆਗੇ ਫੋਟੋਆਂ ਲੱਗੀਆਂ ਹੁੰਦੀਆਂ ਨੇ ਨੀਰੂ ਬਾਜਵਾ ਉਹਦੀਆਂ ਮਾਹੀ ਤੇ ਅਰਜੁਨ ਦੀਆ

ਉਹ ਦੇਖਕੇ ਕਹਿੰਦੀ ਆ ਵੀ ਇਹਨਾ ਦਾ room ਹੈ ਇਹ ਉਹਨਾ ਨੂੰ ਥੋੜਾ ਥੋੜਾ ਸ਼ੱਕ ਹੋਣ ਲੱਗਦਾ ਏ

ਇੱਕ ਸਫਾਈ ਕਰਦਾ ਏ ਖੂਨ ਲੱਗ ਜਾਂਦਾ ਏ ਨੀਚੇ

ਫ਼ੇਰ ਉਹ ਨਾ ਜਿਹੜਾ landline phone ਹੁੰਦਾ ਉਹ ਚੱਕਣ ਜਾਂਦੀ ਹੁੰਦੀ ਆ

phone police ਨੂੰ contact ਕਰ ਸਕੇ

ਫ਼ੇਰ ਉਹ phone ਚੱਕਣ ਜਾਂਦੀ ਆ ਤਾਂ ਹੋਲੀ ਕ਼ ਦਿਨੇ phone ਤਾਂ ਚੱਕ ਲਿਆਦੀ ਏ ਜਦੋਂ gate ਦੇ ਅੰਦਰ ਵਾੜਨ ਲੱਗਦੀ ਏ ਤਾਂ ਉਹ ਜਾਂਦੇ ਹੋਏ ਫ਼ੋਟੋ ਗਿਰ ਜਾਂਦੀ ਏ ਉਹਦੇ ਤੋ

ਫ਼ੇਰ ਜਦ ਉਹਨਾ ਨੂੰ ਪਤਾ ਲੱਗਦਾ ਜਦ ਖੜਕਾ ਹੁੰਦਾ ਸਾਰੇ ਬਾਹਰ ਭੱਜੇ ਜਾਂਦੇ ਨੇ

ਜਦੋਂ ਬਾਹਰ ਨਿੱਕਲਿਆ ਉਹਨੇ ਜਿਹੜਾ ਬੜਾ ਉਹਨਾ ਦਾ main head ਸੀਗਾ

ਪੰਮਾ ਕਹਿੰਦੇ ਏ ਉਹਨੂੰ ਉਹਨੇ ਉਹਦੇ ਚਾਕੂ ਮਾਰੇ ਢਿੱਡ ਚ

ਦੋ ਹਾਂ ਦੋ ਚਾਕੂ ਮਾਰਨ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੂੰ ਇੱਕਲਾ ਸੀ ਉਹ ਕਹਿੰਦਾ ਹਾਂ ਮੈਂ ਇੱਕਲਾ ਸੀਗਾ

ਫ਼ੇਰ ਉਹ ਕਹਿੰਦਾ ਵੀ ਮੈਂ ਹਾਂ ਇੱਕਲਾ ਸੀ ਉਹ ਕਹਿੰਦਾ ਇੱਕਲਾ ਸੀ ਵੀ ਅੰਦਰ

ਹਮ ਸ਼ੱਕ ਸੀ ਉਹਨੂੰ ਕਹਿੰਦਾ ਨਹੀਂ ਉਹ ਕਹਿੰਦਾ ਵੀਰੇ bike ਕਿੱਥੇ ਆ ਤੇਰੀ

ਝੂਠ ਬੋਲਤਾ ਉਹਦੀ ਜਾਨ ਬਚਾਈ ਆ ਜਾਨ ਬਚਾਣ ਲਈ ਉਹ ਫ਼ੇਰ ਜਦੋਂ ਅੰਦਰ ਤਲਾਸ ਕਰਦਾ ਏ ਸ਼ੀਸੇ ਆਲੇ room ਚ ਵੱੜਦਾ ਏ criminal ਇੱਕ ਉਹ ਵੜਨ ਲੱਗਿਆ ਉਹ ਦੂਸਰੇ ਸ਼ੀਸੇ ਚੋ ਬਾਹਰ ਆ ਜਾਂਦੀ ਏ double ਸ਼ੀਸੇ

ਉਹ ਦੂਸਰੇ ਸ਼ੀਸੇ ਚੋ ਬਾਹਰ ਆ ਜਾਂਦੀ ਏ ਪਰ ਉਹਨੂੰ ਨਹੀਂ ਪਤਾ ਲੱਗਦਾ ਏ ਵੀ ਇਹ ਦੂਸਰਾ ਸ਼ੀਸਾ ਵੀ ਖੁੱਲਦਾ ਏ

ਉਹ ਬਾਹਰ ਆਂਦੀ ਆਂਦੀ ਸ਼ੀਸੇ ਚੋ ਉਹਨੂੰ ਨਹੀਂ ਪਤਾ ਵੀ ਦੂਸਰਾ gate ਵੀ ਖੁੱਲਦਾ ਜਦੋਂ ਉਹ ਦੁਆਰਾ ਬਾਹਰ ਆਂਦਾ ਉਹ ਸ਼ੀਸਾ ਖੋਲ ਕੇ ਰੱਖ ਦਿੰਦਾ ਏ ਵੀ ਪਤਾ ਲੱਗੂਗਾ

ਉਹ ਫ਼ੇਰ ਘੁੰਮ ਘੁੰਮਾਹ ਕੇ ਹੋਲੀ ਹੋਲੀ ਸੋਫ਼ੇ ਦੇ ਪਿੱਛੇ ਚੱਲੀ ਜਾਂਦੀ ਆ ਉਹਦੇ husband ਨੂੰ ਵੀ ਫੜ ਕੇ ਬੰਨ ਕੇ ਕੁਰਸੀ ਤੇ ਬਿਠਾ ਦਿੰਦੇ ਹੈਗੇ

ਫ਼ੇਰ ਉਹ ਆਪਣੇ husband ਕੋਲ ਵੀ ਜਾਂਦੀ ਆ ਮਤਲਬ ਕੇ husband ਕੋਲ ਜਾਕੇ ਉਹ ਕਰਦੀ ਏ ਉਹਨੂੰ ਪੱਟੀ ਬਣ ਦਿੰਦੀ ਆ ਮੂੰਹ ਵੀ ਖੋਲਦੀ ਆ ਉਹਦਾ